ਬਾਅਦ ਫ਼ੇਰ ਉਹਨਾ ਦਾ material ਤਿਆਰ ਕਰ ਲਿਆ ਪਿਆਜ਼

ਅਸੀਂ grained ਕਰ ਲਿਆ ਤੇ ਫ਼ੇਰ ਉਹਨਾ ਨੂੰ ਮਸਾਲੇ ਨੂੰ ਤਿਆਰ ਕੀਤਾ

ਤੇ ਉਹ ਤੋਂ ਬਾਅਦ ਫ਼ਿਰ ਅਸੀਂ ਚਨੇ ਪਾ ਦਿੰਨੇ ਹਾਂ ਉਹਦੇ ਚ ਤੇ ਫ਼ਿਰ ਪਾਣੀ ਜਿਹੜਾ ਹੈਗਾ ਉਹ ਅਸੀਂ boil ਕਰਕੇ ਉਹਦੇ ਵਿੱਚ ਪਾ ਦਿੰਨੇ ਹਾਂ ਮਤਲਬ ਜਿੰਨੀ ਅਸੀਂ ਉਹਦੀ

ਤੁਸੀਂ ਹਾਂ ਤੁਸੀਂ ਜਿਹੜਾ ਪਾਣੀ ਪਾਨੇ ਹੋ ਤਰੀ ਵਾਲਾ ਉਹ

boil ਕਰਦੇ ਹੋ ਕੇ ਜਿਹੜੇ ਚਨੇ boil ਕੀਤੇ ਹੁੰਦੇ ਨੇ ਉਹਨਾ ਵਾਲਾ ਪਾਣੀ ਬਚਿਆ ਹੁੰਦਾ

ਉਸ ਤੋਂ ਬਾਅਦ ਜਿਹੜੇ ਚਨੇ ਉੱਬਲੇ ਪਏ ਨੇ ਉਹਨਾ ਦੇ ਵਿੱਚੋਂ ਬਿਲਕੁਲ ਕੜਛੀ ਜਿੰਨੀ ਮਾਤਰਾ ਦੇ ਵਿੱਚ ਚਨੇ ਲਓ

ਉਸ ਤੋਂ ਬਾਅਦ ਉਸੇ ਤੜਕੇ ਦੇ ਵਿੱਚ ਹੀ ਉਹ grander ਕਰੇ ਵੇ ਚਨੇ ਪਾਣੇ ਹੈ ਸਭ ਤੋਂ ਪਹਿਲਾਂ ਅਹ ਕੁੱਝ ਚਨੇ ਮਤਲਬ

ਹਾਂਜੀ spouse ਆਪਾਂ ਪਾਈਆ ਚਨੇ ਦੀ ਸਬਜ਼ੀ ਬਣਾ ਰਹੇ ਹਾਂ

ਉਹ ਜਿਹੜੇ ਕੀਤੇ ਹੋਏ ਚਨੇ ਹੈਗੇ ਹੈ ਉਹ ਤੜਕੇ ਦੇ ਵਿੱਚ ਪਾ ਦੇਣੇ ਹੈ ਆਪਾਂ

ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਸੀ ਜਦੋਂ ਪਾਣੀ ਪਾਨੇ ਹੈਗੇ ਹਾਂ

ਅਗਰ ਮੈਂ ਆਪਣੇ ਹਿਸਾਬ ਨਾਲ ਰੱਖਾਂ ਤਾਂ ਪਾਣੀ ਜਿਹੜੇ ਛੋਲੇ boil ਕੀਤੇ ਵੀ ਸੀ ਨਾ ਉਹ ਤਰੀ ਪਾਣੀ ਹੈ

ਬਣਾ ਸਕਦੇ ਹਾਂ ਅਸੀਂ ਉਹ ਵਾਲਾ ਪਾਣੀ ਪਾ ਦਿੰਨੇ ਹਾਂ ਜੇਕਰ ਤੁਸੀਂ soup ਨਹੀਂ ਤਿਆਰ ਕਰਨਾ ਕਿਸੇ ਲਈ

ਕੇ ਕੁੱਝ ਲੋਕ ਹੁੰਦੇ ਨੇ ਵੀ ਉਹਦਾ soup ਤਿਆਰ ਕਰ ਲੈਂਦੇ ਨੇ

ਉਹ boil ਕਰਕੇ ਪਾਣੀ ਦੀ ਤਰੀ ਬਨਾਲੋ ਹੋਰ ਜੇ ਤੁਸੀਂ ਚਾਹੁੰਨੇ ਹੋ ਤਾਂ

ਨਹੀਂ ਕਈ ਵਾਰੀ ਇਹ ਹੁੰਦਾ ਵੀ ਆਪਣੇ ਕੋਲ ਜਿਹੜਾ boil ਕੀਤਾ ਵਿਆ ਪਾਣੀ ਹੈਗਾ

ਹੈਗੇ ਹਾਂ ਉਸ ਚਨੇ ਦਾ ਜਿਹੜਾ ਪਾਣੀ ਹੈਗਾ ਉਹ ਗਿਲਾਸ ਦੇ ਵਿੱਚ ਹੇਗਾ ਬਰੀਕ ਬਰੀਕ ਬਿਲਕੁਲ ਬਰੀਕ ਬਰੀਕ ਜਿਹੇ ਪਿਆਜ ਕੱਟਨੇ ਹੈਗੇ ਹੈ

ਹਾਂਜੀ ਹਾਂ ਪਾਣੀ ਚ ਕੱਚਾ ਪਿਆਜ਼ ਹੀ ਟਮਾਟਰ

ਉਹਦੇ ਵਿੱਚ ਬਿਲਕੁਲ ਬਿਲਕੁਲ black paper ਜਿਹੜੀ ਮਿਰਚ ਹੁੰਦੀ ਹੈ ਕਾਲੀ

ਨਹੀਂ ਨਹੀਂ ਅਜੇ ਅਗਰ ਤੁਹਾਡੇ ਕੋਲ bread ਪਿਆ ਹੈਗਾ ਜੇ bread ਨਹੀਂ ਤਾਂ ਰੱਸ ਪਈ ਹੈਗੀ ਘਰ ਦੇ ਵਿੱਚ ਜਦੋਂ ਆਪਾਂ ਬਾਜਾਰ ਨਹੀਂ ਜਾ ਰਹੇ ਆਪਣੇ ਕੋਲ ਘਰ

ਉਹਦੇ ਵਿੱਚ ਪਾ ਦੇਣਾ ਹੇਗਾ ਹਾਂਜੀ

ਜੀ ਮਾਤਰਾ ਵਿੱਚ ਕੋਸਾ ਹੋਵੇ ਜੇ ਠੰਡਾ ਹਉਗਾ ਤਾਂ ਉਹ soup ਦਾ taste ਨਹੀਂ ਰਹਿਣਾ ਹੈਗਾ

black or white ਕਿਸੇ ਵੀ ਚੰਨਿਆ ਦਾ ਪਾਣੀ ਹੋ ਸਕਦਾ

ਹਾਂਜੀ ਡਾਕਟਰ ਵੀ ਦੱਸਦੇ ਆ ਕੀ black ਚਨੇ ਦਾ soup ਪਿਓ

ਲੈਨੇ ਹਾਂ ਤਾਂ ਕਈ ਸ਼ਹਿਰਾ ਵਿੱਚ ਨਹੀਂ ਵੀ ਮਿਲਦਾ but ਇਹਦਾ

ਤੇ ਅਹ ਠੀਕ ਹੈ ਚਨੇਆਂ ਦਾ soup ਹੋ ਗਿਆ

ਉਹ ਆਪਾਂ ਕੀ ਕਰਨਾ ਜਿਹੜੀ black ਕੜਾਹੀ ਨੀ ਹੁੰਦੀ black pan

ਜਿਹਨੂੰ ਆਪਾਂ ਜਿਹਨੂੰ ਆਪਾਂ iron iron pan ਕਹਿੰਦੇ ਹਾਂ ਲੋਹੇ ਦੀ ਕੜਾਈ ਕਹਿਣੇ ਹਾਂ ਆਪਾਂ ਉਹਨੂੰ ਜਿਹੜੀ ਲੋਹੇ ਲੋਹੇ ਦੀ ਕੜਾਈ ਹੁੰਦੀ ਹੈ ਨਾ

ਉਹਦੇ ਵਿੱਚ ਸਿਰਫ ਨਮਕ or red chili ਪਾਓ

ਨਹੀਂ ਪਾਣੀ ਉਹਦੇ ਵਿੱਚ ਹਲਦੀ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਆਪਾਂ

ਹਾਂਜੀ ਜੀਰਾ ਨਮਕ or red chili

ਬਿਲਕੁਲ ਹਲਕਾ ਜਿਹਾ ਪਾਣੀ ਪਾਣਾ ਹੈ ਉਹਦੇ ਜਿਹੜਾ boil ਕੀਤਾ ਪਿਆ ਕੜਛੀ ਜਿੰਨਾ ਪਾਣੀ

ਚਨੇ ਹਾਂਜੀ ਹਾਂ ਉਹਦੇ ਵਿੱਚ ਚਨੇ ਪਾ ਦੋ ਉਹਨੂੰ ਘੰਟਾ ਦੋ ਘੰਟੇ ਪਏ ਰਹਿਣ ਦੋ

ਬਿਲਕੁਲ ਬਿਲਕੁਲ ਨਹੀਂ ਨਹੀਂ ਢੱਕ ਕੇ ਰੱਖਣਾ ਹੈ ਜੀ ਕੜਾਹੀ ਨੂੰ ਪਲੇਟ ਦੇਦੋ ਉੱਪਰ

ਉਹਨਾ ਦਾ ਰੰਗ ਦੇਖੋਗੇ ਤੁਸੀਂ ਬਿਲਕੁਲ black ਹੋਜੂਗਾ ਜਿਹੜਾ iron

ਲੋਹਾ ਹੈਗਾ ਤਾਂ ਉਹ ਉਹਦੇ ਵਿੱਚ ਚਨੇਆਂ ਦੇ ਵਿੱਚ ਰੱਸ ਜਾਂਦਾ ਹੁੰਦਾ ਹੈਗਾ ਤਾਂ ਉਹਨਾ ਦਾ ਰੰਗ ਜਿਹੜਾ

ਠੀਕ ਹੁੰਦਾ ਹੈ ਆਪਾਂ ਕਹਿਣੇ ਹਾਂ iron ਦੇ ਬਰਤਨ ਚ ਸਬਜੀ ਰੋਟੀ ਖਾਣੀ ਚਾਹੀਦੀ ਹੈਗੀ ਹੈ ਤੇ ਸਿਹਤ ਲਈ ਵੀ ਠੀਕ ਰਹਿੰਦਾ ਹੈ ਜੀ

ਗੋਭੀ ਦੀ ਸਬਜ਼ੀ ਮੈ ਸੁਣਿਆ ਹੈ ਕੀ ਮਤਲਬ ਕਈ ਲੋਕੀ ਹੈਗੇ ਹੈ ਕੀ ਗੋਭੀ ਨੂੰ ਜਿਹੜੇ ਉਬਾਲਦੇ ਹੈ ਉਬਾਲ ਕੇ ਫੇਰ ਤੜਕਾ ਤਿਆਰ ਕਰਦੇ ਆ ਤੇ ਫੇਰ ਬਣਾਉਣੇ ਆ ਤੇ ਕਈ ਲੋਕੀ ਹੈਗੇ ਹੈ ਕੀ ਮਤਲਬ ਨਹੀਂ ਉਹਨੂੰ boil

ਪਹਿਲਾਂ fry ਕਰਦੇ ਹੈ ਗੋਭੀ ਦੇ

ਕੱਟੇ ਹੁੰਦੇ ਹੈ ਤੇ ਉਹ ਤੋਂ ਬਾਅਦ ਉਹਨੂੰ ਤੜਕਾ ਲਗਾਉਦੇ ਹਾਂ ਮਤਲਬ ਇਹਨਾ ਦੇ ਵਿੱਚ ਇੱਕ ਤਾਂ ਮੈਨੂੰ difference ਕੀ ਹੈ ਤੇ ਇੱਕ ਮੈਂ

ਸਬਜੀਆ ਖਾਣੀ ਹਾਂ ਕੀ ਜਿਹੜੇ ਉਹਨਾ ਦੀ ਗੋਭੀ ਦੀ ਸਬਜੀ ਹੁੰਦੀ ਹੈ ਉਹਦੇ ਫੁੱਲ ਜਿਹੜੇ ਹੁੰਦੇ ਹੈ ਉਹ ਬਿਲਕੁਲ ਬਿਲਕੁਲ ਅਲੱਗ ਅਲੱਗ ਹੁੰਦੇ ਹੈ ਵੀ ਮਤਲਬ ਜਿੱਡਾਨ ਦੇ ਕੱਟੇ ਹੁੰਦੇ ਹੈ ਉਹਦਾ ਦੇ ਬਣਦੇ

ਮੈਂ ਸਬਜੀ ਖਾਨੀ ਹਾਂ ਕੀ ਉਹ ਬਿਲਕੁਲ mash ਹੋ ਜਾਨੇ ਆ flower

ਤੇ ਜਿਹੜੇ mash ਹੋ ਜਾਂਦੇ ਹੈ ਉਹ ਕਿਉਂ ਹੋ ਜਾਂਦੇ ਹੈ ਇੱਦਾਂ

ready ਅੰਦਰ ਮਤਲਬ ਗਲ ਜਾਂਦੀ ਹੈਗੀ ਮਤਲਬ ਪੱਕ ਜਾਂਦੀ ਹੈ ਉਹ ਠੀਕ ਹੈ ਜੀ ਉਹਨੂੰ ਜਦੋਂ ਆਪਾਂ ਤੜਕਾ ਲਾਂਦੇ ਹੈਗੇ ਹਾਂ ਤਾਂ ਆਪਣੇ ਆਪ ਹੀ ਵਿੱਚ mash ਹੋ ਜਾਂਦੀ ਹੈਗੀ ਹੈ

ਆਲੂ or ਗੋਭੀ ਇੱਕਠੇ fry ਕਰਦੇ ਹੈਗੇ ਹਾਂ ਉਹਦੇ ਵਿੱਚ ਕਿ ਹੁੰਦਾ ਕੀ ਗੋਭੀ ਜਿਹੜੀ ਹੈਗੀ ਉਹ ਘੱਟ ਜਾਂਦੀ ਹੈ ਅੱਗੇ ਤੇ ਆਲੂ ਜਿਹੜਾ ਉਹ ਥੋੜਾ ਜਾ hard ਹੁੰਦਾ ਹੈ ਉਹ ਉਵੇ ਰਹਿ ਜਾਂਦਾ ਵਾ

ਮੇਰਾ ਜੋ ਹੈਗਾ ਜੇ ਆਲੂ ਗੋਭੀ ਦੀ ਸਬਜੀ ਵਧੀਆ ਤਰੀਕ਼ੇ ਨਾਲ ਬਣਾਨੀ ਹੈਗੀ ਹੈ ਪਹਿਲਾਂ ਘਿਓ ਜਾਂ ਤੇਲ ਦੇ ਵਿੱਚ ਆਪਾਂ ਨੂੰ ਇੱਕਲੇ ਆਲੂ fry ਕਰਲੋ ਉਹਨਾ ਬਾਹਰ

ਫ਼ੇਰ ਆਪਾਂ ਗੋਭੀ fry ਕਰਲੋ ਇੱਕਲੀ ਫ਼ੇਰ ਆਪਾਂ ਬਹਾਰ ਕੱਢ ਲਵੋ ਜਿਵੇਂ ਕੀ ਆਪਾਂ mix ਸਬਜੀ ਤੁਸੀਂ ਸੁਣਿਆ ਹੋਣਾ mix ਸਬਜੀ ਬਣਦੀ ਹੈ

ਹਾਂਜੀ ਉਹ ਸਾਰੀ ਸਬਜੀ ਇੱਕਲੀ ਇੱਕਲੀ fry ਹੁੰਦੀ ਹੈ ਇਹਦੇ ਚ ਪੰਜ ਛੇ ਤਰ੍ਹਾਂ ਦੀਆਂ ਸਬਜੀਆਂ ਤੁਸੀਂ ਕਰ ਰਹੇ ਹੋ ਤਾਂ ਉਹ ਸਾਰੀ ਇੱਕਲੀ ਇੱਕਲੀ fry ਹੁੰਦੀ ਹੈ ਇਸੇ ਤਰ੍ਹਾਂ ਹੀ ਜਦ ਆਲੂ ਗੋਭੀ ਬਣਾਨੀ ਹੈ ਇੱਕਲੀ ਤਾਂ ਆਲੂ ਨੂੰ

fry ਕਰਲੋ or ਗੋਭੀ ਨੂੰ ਅਲੱਗ fry ਕਰਲੋ ਤੇ

ਬਾਅਦ ਉਹਨੂੰ ਆਪਾਂ ਤੜਕਾ ਲਗਾਣਾ ਹੈਗਾ ਕਈ ਹੁੰਦੇ ਨੇ

ਦੇ ਵਿੱਚ ਟਮਾਟਰ ਪਿਆਜ ਪਾਂਦੇ ਨੇ ਕਈ ਬਿਲਕੁਲ ਹੀ ਨਹੀਂ ਪਾਂਦੇ ਕੀ ਸਿਰਫ਼ ਜੀਰੇ or ਲਸਣ ਦਾ ਤੜਕਾ ਲਾਉਦੇ ਆ